ਤੇ ਕਿਸੇ ਵੀ salon ਵਾਲੇ ਕੋਲੇ ਕੋਈ skin ਵਾਲਾ ਬੰਦਾ ਜਿਹੜਾ

ਕਿਸੇ ਵੀ acne proms skin ਤੇ ਓਰ sensitive skin ਤੇ ਜਿੱਥੇ ਕੋਈ layer ਨਹੀ ਦਬਾਉਂਦੇ kind of protection sheet ਨਹੀ ਦਵਾਂਗੇ

ਪਰ fix ਕਰਦੇ ਜਾਵਾਂਗੇ ਜਾਵਾਂਗੇ ਉਹ skin ਨੂੰ burn ਪੱਕਾ ਹੀ ਕਰੇਗਾ ਜੀ ਜੀ ਬਿਲਕੁਲ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਗੱਲ ਹੋਰ ਹੈ ਕੀ ਜਿਸ ਤਰਾਂ ਆਪਸ ਚ ਹੀ ਫੈਲਦੀ ਹੈ ਜਿਸ ਤਰਾਂ ਦੇ environment ਦੇ ਵਿੱਚ ਰਿਹ ਰਹੇ ਹਾਂ ਹਨਾ ਸਾਡੇ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਨੇ ਬਹੁਤ ਗਲਤ ਹੈ ਸਾਨੂੰ ਇਹ ਨਹੀ ਪਤਾ ਕੀ ਅਸੀਂ ਸੁਭਾ ਦੇ time ਵਿੱਚ ਕੀ ਖਾ ਰਹੇ ਹਾਂ

ਦਿਨ ਦੇ time ਵਿੱਚ ਸਾਨੂੰ ਕੀ ਖਾਣਾ ਚਾਹੀਦਾ ਜਾਂ night time ਜਿਹੜਾ ਕੀ ਖਾਣਾ ਚਾਹੀਦਾ

ਅਗਰ ਬਾਪਨ nineties ਦੀ ਗੱਲ ਕਰੀਏ ਓਦੋਂ ਤੁਸੀਂ ਦੇਖਦੇ ਸੀ ਕੀ ਇੰਨੀਆ skin problems ਹੁੰਦੀਆ ਸੀ

two thousand ਦੇ ah ਚੱਲਦੇ ਹੋਏ ਵੀ ਨਹੀ ਹੁੰਦੀਆਂ ਸੀ ਜਦੋਂ ਦਾ market ਦੇ ਵਿੱਚ artificial ਤੋਂ junk food ਆਉਣਾ start ਹੋਗੀਆ ਨਾ

street stalls ਲੱਗਦੀਆਂ restaurant ਬਹੁਤ easily available ਸਾਡੇ time ਤੇ hardly ਪੰਦਰਾ ਦਿਨ ਵੀਹ ਦਿਨ ਬਾਅਦ ਕਦੀ Maggie ਮਿਲਦੀ ਸੀ ਹਨਾ ਜਾਂ ਵੱਧ ਤੋਂ ਵੱਧ ਕੋਫ਼ੀ ਹਨਾ ਇਹ ਚੀਜ਼ਾਂ ਮਿਲਦੀਆਂ ਸੀ artificial ਚੀਜ਼ਾਂ ਨਹੀ ਮਿਲਦੀਆਂ ਸੀ

ਕਾਫੀ ਚੀਜ਼ਾਂ ਖਾਂਦੇ ਸੀ skin ਵੀ plain ਰਹਿੰਦੀ ਹਹੈ

time ਤੇ ਆਪਣੇ ਘਰਾਂ ਚ ਮੈਦਾ ਨਹੀ ਆਉਂਦਾ ਸੀ ਮੈਦੇ ਦੀ only

ਜੀ ਜੀ ਤਾਂ ਉਸ ਕਰਕੇ skin issue ਬੜੇ ਆ ਜਾਂਦੇ ਆ

ਪਹਿਲਾਂ -pakles ਇੰਨੇ ਜਿਆਦਾ ਨਹੀ ਹੁੰਦੇ ਸੀ ਹਨਾ

thirty ਦੀ ah thirty five thirty ਦੀ age ਦੀਆਂ girls ਦੇ ਉਹਨਾਂ ਦੇ wrinkles ਆਨੇ start ਹੋ ਗੇ ਆ

ਉਹ hm ਪਤਾ ਕੀ ਹੈ anti wrinkles ਫ਼ੇਰ ਉਹ ਲਗਾ ਰਹੇ ਆ ਉਹ ਇੱਕ ਵਾਰੀ

healing ਕਰ ਦਿੰਦੇ ਆ but ਅਗਰ ਉਹ long time ਨਹੀ use ਕਰਣਗੇ ਤਾਂ ਉਹਨਾਂ ਨੂੰ ਦਿੱਕਤ definitely ਆਏਗੀ ਜੀ ਜੀ ਬਿਲਕੁਲ

ਕੋਈ ਕੋਸਿਸ਼ ਨਹੀ ਕਰ ਰਿਹਾ ਜੀ ਬਿਲਕੁਲ ਇੱਕ ਮੈਂ ਬਹੁਤ ਹੀ ਜਿਆਦਾ beneficial ਨੇ ਆਪਣੀ life ਦੇ ਵਿੱਚ ਆਪਾਂ ਪੰਜ ਚੀਜ਼ਾਂ ਜੇਕਰ ਇਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਤਾਂ ਸਾਡੀ life ਦੇ ਵਿੱਚ ਸਾਨੂੰ skin ਦੇ related ਕਦੇ ਵੀ ਕੋਈ problem ਨਹੀ ਆਏਗੀ

life ਦੀ ਚਾਹੇ ਉਹ ਜਿਹੜੀ ਮਰਜ਼ੀ ਹੈ ਹਨਾ ਵੀ ਚਾਹੇ ਛੋਟਾ ਹੈ ਬੜਾ ਹੈ ਬਜੁਰਗ ਹੈ ਕੋਈ ਵੀ ਹੈ ਤਾਂ life ਦੇ ਵਿੱਚ ਆਰਾਮ ਜਿਹੜਾ ਉਹ ਬਹੁਤ ਜਰੂਰੀ ਹੈ ਜਿਹੜਾ ਕੀ ਸਾਡੀ skin ਨੂੰ improve ਕਰਦਾ actually ਅੱਜਕਲ ਦੀ ਜੋ time ਚੱਲ ਰਿਹਾ ਨਾ ਉਹ ਭੱਜ ਰਿਹਾ ਹਰੇਕ ਕੋਈ

ਬੰਦੇ ਤੋਂ ਅੱਗੇ ਨਿਕਲਣ ਦੀ ਦੋੜ ਦੇ ਵਿੱਚ

ah offices ਦੇ ਵਿੱਚ ਹੁੰਦੇ ਆ ਉਹ ਕੀ ਉਹਨਾਂ ਦੀ

ਖਤਮ ਹੋ ਗਈ ਹੈ ਉਹ ਦਸ ਪੰਦਰਾਂ ਵੀਹ ਹਜ਼ਾਰ ਦੇ ਪਿੱਛੇ ਆਪਣੇ ਚੋਵੀ ਘੰਟਿਆਂ ਚੋਂ ਅਠਾਰਾਂ ਘੱਟੇ office ਨੂੰ ਦੇ ਰਿਹਾ

ਕਦੋਂ ਖਾਣਾ ਖਾਏਗਾ ਓਰ ਇੰਨਾ work load private companies ਜਦੋਂ ਉਹਨਾਂ ਨੂੰ ਦੇਣਗੀਆਂ ਛੁੱਟੀ ਵਾਲੇ ਦਿਨ ਵੀ ਉਹਨਾਂ ਨੂੰ ਕੰਮ ਦੇਣਗੇ

ਕਿਵੇਂ ਆਪਣੀ health ਨੂੰ maintain ਕਰਨਗੇ ਜੀ ਬਿਲਕੁਲ

yoga ਜਿਹੜਾ ਹੈ ਆਪਣੀ skin ਨੂੰ ਜਿਹੜਾ ਬਹੁਤ ਵਧੀਆ ਤੇ ਆਪਣੀ ਘੱਟ ਉਮਰ ਦਿਖਾਉਣ ਦੇ ਵਾਸਤੇ yoga ਜਿਹੜਾ ਬਹੁਤ beneficial ਹੈ ਆਪਣੀ life ਦੇ

full long time ਜਿਹੜਾ ਹੈ ਕਾਫੀ ਸਮਾ ਜਿਹੜਾ ਹੈ ਜਿਵੇਂ forty five days years ਦੇ ਹੋ ਕਿ ਵੀ ਆਪਾਂ ਜਿਹੜੇ ਬਹੁਤ nineteen ਚ ਕੁਛ ਲੋਕ ਦਿਖਦੇ ਆ ਤਾਂ ਉਹ yoga ਦਾ ਹੀ ਸਾਰਾ ਅਸਰ ਹੁੰਦਾ ਬਿਲਕੁਲ ਉਹ artificial ਚੀਜ਼ਾਂ ਨੀ use ਕਰਦੇ

ਤਾਂ ਉਸ ਤੋਂ ਬਾਅਦ ਹੈ ਜੀ

ਠੀਕ ਹੈ walk

time table ਬਣਾਉਣਾ ਜੀ ਵੀ ਹੈ

time table ਬ੍ਣੁਗਾ ਤਾਂ walk ਲਈ time ਨਿਕਲੁਗਾ ਹਨਾ ਜੀ

ਇੱਕ ਨਸ਼ਾ ਜਿਹੜਾ ਆਪਣੇ

ਪਤਾ ਚਲ ਜਾਂਦਾ ਕੇ ਕੁਛ ਨਾ ਕੁਛ drugs ਵਗੇਰਾ ਲੈਂਦਾ ਹੀ ਹੋਵੇਗਾ

ਤੇ ਇੱਕ meditation ਹੈਗੀ ਬਹੁਤ ਵਧੀਆ ਆਪਣੀ life ਨੂੰ long term ਜਿਹੜਾ ਹੈ ਅੱਛਾ ਦਿਖਾਉਣ ਦੇ ਵਾਸਤੇ

ਜਿਹੜਾ ਹੈ ਬਹੁਤ ਵਧੀਆ ਇੱਕ ਤਰੀਕਾ ਹੈ ਆਪਣੀ ਆਪਾਂ ਨੂੰ ਜਿਓਂ ਦਾ ਤਿਓਂ ਰੱਖਣ ਦੇ ਲਈ

meditation ਦੇ ਨਾਲ ਅੱਛਿਆ ਜਿਹੜੀਆਂ ਨੇ positive thinking ਜਿਹੜੀ ਹੈ mind ਦੇ ਵਿੱਚ ਆਉਂਦੀਆਂ ਨੇ ਇਨਸਾਨ ਦੀ personality develop ਹੁੰਦੀ ਹੈ ਹਨਾ

feeling ਜਿਹੜੀਆਂ ਨੇ habit ਜਿਹੜੀ ਹੈ ਉਹ change ਹੋ ਜਾਂਦੀਆਂ ਬਿਲਕੁਲ mam ਬਿਲਕੁਲ ah ਅੱਜਕਲ ਦੇ ਸਮੇ ਦੇ ਵਿੱਚ ah ਲੋਕ ਆਪਣਾ time ਬਚਾਉਣ ਦੇ ਲਈ ah ਤੁਸੀਂ ਤੁਸੀਂ ਦੇ ਵਿੱਚ ਦੇਖੇ ਹੋਣੇ twenty four seven store ਖੁੱਲੇ ਹੋਏ ਆ ਉੱਥੇ ਕੀ ਆ packed ਥੋਨੂੰ ਖਾਣਾ ਮਿਲ ਜਾਂਦਾ ਲੋਕ ਜਦੋਂ free ਹੁੰਦੇ ਆ ਘਰ ਦਾ ਖਾਣਾ prefer ਕਰੇ ਬਿਨਾ

ah ਬਾਹਰੋਂ ਚੁੱਕ ah food ਲਈ ਕੇ ਤੇ ah ਖਾਣ ਲੱਗ ਜਾਂਦੇ ਆ ਤਾਂ ਉਹਨਾਂ ਨੇ ਤਾਂ ਫ਼ੇਰ ਖਰਾਬ ਕਰਨਾ ਹੀ ਹੈ ਉਹ ਚੀਜ਼ਾਂ ਨੇ

acidity ਹੋਣੀ ਸ਼ੁਰੂ ਹੋ ਜਾਂਦੀ ਹੈ ਯਾ hm ਕੁਛ ਹੋਰ liver fatty ਹੋ ਗਿਆ ਜੀ ਹੋਗੀਆਂ ਜੀ ਇੱਦਾਂ ਦੀਆਂ ਬਹੁਤ ਸਾਰੀਆਂ problems ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਕੀ ਆਪਣੀ skin ਨੂੰ effect ਕਰਦੀਆਂ ਨੇ ਬਿਲਕੁਲ ਬਹੁਤ effect ਕਰਦੀਆਂ ਬਹੁਤ ਜਿਆਦਾ effect ਕਰਦੀਆ ਜਿੰਨਾ skin ਤੇ body ਤੇ ਬਹੁਤ ਜਿਆਦਾ

ਜੀ ਇੱਕ environment ah environment problems ਬਹੁਤ ਜਿਆਦਾ ਹੋ ਰਹੀਆਂ ਹਨਾ ਜੀ ਜਿਹੜੀਆਂ ultra violet rays ਹੈਗੀਆਂ ਉਹ direct ਪੈ ਰਹੀਆਂ ਉਹਨਾਂ ਦਾ ਜਿਹੜਾ ਬਹੁਤ ਜਿਆਦਾ effect ਹੋ ਰਿਹਾ

ਜਦ corona ਦੇ ਵਿੱਚ ਲੋਕ ਜਿਹੜੇ ਨੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਇਹ ਹੁੰਦੀ ਸੀ ਕੀ ਧੁੱਪ ਦੇ ਵਿੱਚ ਰਹਿਣ ਜਾਂ ਗਰਮੀ ਦੇ ਵਿੱਚ ਰਹਿਣ ਹਨਾ ਉਹਨਾਂ time ਦੇ ਵਿੱਚ ਜਿਵੇਂ ਆਪਾਂ lockdown ਦੇ ਵਿੱਚ ਘਰ ਘਰ ਰਹਿੰਦੇ ਸੀ ਤਾਂ ਆਪਣੀ skin ਦੇਖਣ ਵਾਲੀ ਸੀ ਕਿਦਾਂ ਦੇ ਆਪਾਂ ਹਨਾ

ਆਪਾਂ ਨੂੰ ਕੋਈ ਵੀ ਮਤਲਬ ਧੁੱਪ ਵਰਗੀ ਚੀਜ਼ ਨਹੀ ਮਿਲਦੀ ਸੀ

ਨਾਲ ਵੀ ਜਿਹੜੀ ਹੈ skin ਜਿਹੜੀ ਹੈ ਬਹੁਤ ਜਿਆਦਾ effective ਹੁੰਦੀ ਹੈ

meditation ਇੱਕ ਬਹੁਤ ਹੀ ਵਧੀਆ ਤਰੀਕਾ ਹੈ ਜਿਹੜਾ ਕੀ ਆਪਾਂ ਨੂੰ ਪੂਰੀ ਤਰਾਂ ਰੇਲਾਕ੍ਸ ਕਰਦਾ ਹੈ body ਨੂੰ ਪੂਰੀ ਤਰਾਂ change ਕਰਦਾ ਹੈ develop ਕਰਦਾ ਹੈ

ਜਿਹੜੀ ਹੈ ਆਪਣੀ ਆਤਮਾ ਹੈ ਉਹਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹਨਾ ਦੇਖੋ ਆਪਾਂ ਪੂਰੀ ਤਰਾਂ fit ਹੋ ਜਾਂਦੇ ਹਾਂ ਬਿਲਕੁਲ ਵੇਖੋ ਅਗਰ ਆਪਣਾ base ਹੀ ਨਾ ਠੀਕ ਹੋਏਗਾ logically ਗੱਲ ਸੋਚਦੇ ਹਾਂ ਜੀ ਅਗਰ ਆਪਾਂ ਘਰ ਬਣਾਉਣੇ ਹਨਾ ਘਰ ਦੀ ਅਗਰ ਨਿਹ hm ਕਮਜ਼ੋਰ ah ਜਾਂ ਨਿਹ ਹੀ ਕਮਜ਼ੋਰ ਹੋਵੇਗੀ ਦਾ complete ਹੋਏਗੀ ਹਨਾ ਓਵੇਂ ਹੀ

ਕਿੱਦਾਂ handle ਕਰ ਸਕਦੇ ਹਾਂ ਹਨਾ ਜੀ ਬਿਲਕੁਲ ਜੀ

ਜੀ ਜੀ ਜੀ ਪਰ professional ਦੇ life ਦੇ ਵਿੱਚ ਹਰ ਬੰਦਾ ਚਾਹੁੰਦਾ ਕਿ ਮੇਰੀ skin ਵਧੀਆ ਹੋਵੇ but as a professional ਜਿਹੜੀ ਹੈ skill ਜਿਹੜੀ ਹੈ ਉਹ ਨਹੀ ਹੋ ਰਹੀ ਕਿਉਂਕਿ ਇਹੀ ਕਾਰਣ ਹੈ schedule BZY ਹੈ ਜੀ ਖਾਣ ਪੀਣ ਅੱਛਾ ਨਹੀ ਹੈ ਪਾਣੀ ਪੀਣ ਆਲੇ ਭੁੱਲ ਜਾਂਦੇ ਆ ਯਾ walk ਕਰਨ ਲਈ time ਨਹੀ ਹੈ ਯਾ ah society ਦੇ ਵਿੱਚ ਰਹਿਣ ਦੇ ਲਈ ਕਿਸੇ person ਨੂੰ ਮਿਲਣ ਦੇ ਲਈ time ਨਹੀ ਹੈ ਯਾ ਜਿਸ ਤਰਾਂ ਪਹਿਲੇ ਹੁੰਦਾ ਸੀ ਪੁਰਾਣੇ time ਦੇ ਵਿੱਚ ਲੋਕ ਇੱਕ ਦੂਸਰੇ ਨੂੰ ਮਿਲਦੇ ਸੀ ਮਤਲਬ ਬੈਠਦੇ ਸੀ ਗੱਲ ਬਾਤ ਕਰਦੇ ਸੀ ਆਪਣੇ ਮਨ ਦਾ ਬੋਝ ਹਲਕਾ ਕਰ ਲੈਂਦੇ ਸੀ ਜਾ ਕੁਛ ਵੀ ਇਹਨਾਂ ਦੀ bodies ਦੇ ਵਿੱਚ

ਇੱਕ ਦੂਸਰੇ ਨਾਲ ਗੱਲ ਬਾਤ ਕਰੋ ਆਪਣੀ problem ਜਿਹੜੀ ਸੋਲਵੇ ਜਾਂਦੀ but ਅੱਜ ਦੇ time ਵਿੱਚ ਹਰ ਬੰਦਾ BZY schedule ਹੋਣ ਦੇ ਕਾਰਨ ਕੀ ਹੈ ਹਰ ਬੰਦਾ ਕੱਲਾ ਕੱਲਾ ਰਿਹ ਰਿਹਾ ਤਾਂ ਉਹਦੀ body ਜਿਹੜੀ ਹੈ ਪੂਰੀ ਤਰਾਂ effect ਹੋ ਰਹੀ ਹੈ ਤਾਂ ਇਹਦਾ skin ਦੇ ਉੱਪਰ ਪੂਰਾ ਪੂਰਾ effect ਜਿਹੜਾ ਦਿਸਣ ਯੋਗ ਹੋਗਿਆ ਹੀ